ਮਰੇ ਲੱਗਦਾ body ਬਾਕੀ parts ਤੇ ਜਿੱਦਾਂ ਬਾਵਾਂ ਤੇ ਹੋਗੇ

ਨਹੀਂ ਉਹ ਤਾਂ black heads ਕਹਿ ਸਕਦੇ ਆ ਆਪਾਂ

ਨਹੀਂ ਮੇਰੇ ਵੀ ਹੁੰਦੇ ਆ ਪਤਾ ਕੀ ਹੁੰਦੇ ਆ black black ਜੇ ਜਿਹੜੇ ਤੁਸੀਂ ਕਹਿੰਦੇ ਪਏ ਨਾ ਉਹ ਜਿਹੜਾ

ਹਾਂ ਉਹ root ਤੁਹਾਡੇ ਉੱਗਦਾ ਵਾ ਨਾ ਜਦੋਂ

ਉਹਦੇ ਵਿੱਚ dust ਭਰ ਜਾਵੇ oil ਤੇ dust mix ਹੋ ਜਾਣੇ ਉਹ ਬਣ ਜਾਣਾ pimple

oily ਤੇ dry ਦਾ ਵੀ ਤਾਂ ਪੰਗਾ ਹੈਗਾ ਈ ਹੈ

ਕੀ ਬੱਸ ਮਤਲਬ ਨਾ ਆਕੜੀ ਆਕੜੀ ਜੀ ਹੋ ਗਈ skin ਜਿੰਨਾ ਮਰਜੀ

hm ਨਾਰੀਅਲ ਤੇਲ ਚ ਤਾਂ oil ਹੁੰਦਾ ਕਾਫੀ ਹਾਂ ਉਹ ਨਾ ਉਹ ਮੈਂ chicks ਤੇ

ਸਰਦੀਆਂ ਚ ਬਹੁਤ ਲਾਇਆ ਮਸਾਜ ਵੀ ਕੀਤੀ ਫੇਰ ਮੇਰੀ dry ਦੀ dry

ਫੇਰ ਤੁਸੀਂ ਆਪਣਾ product change ਕਰੋ ਜੇ ਤੁਸੀਂ ਇੰਨਾ coconut oil ਵੀ ਲਗਾਇਆ ਤਾਂ

ਤੇ ਕ਼ਰ ਸਕਦੇ ਆ ਨਾ combination skin ਦੋਨਾ ਤੇ ਕ਼ਰ ਸਕਦੇ ਆ ਆਪਾਂ

tee tree ਨਾ ਲਈਉ ਫੇਰ tee tree ਇੱਕਲਾ oil ah dry oily skin ਲਈ ਹੋ ਗਿਆ ਨਾ ਇੱਕਲਾ tee tree

ਹਾਂਜੀ ਹਾਂਜੀ ਉਹਦਾ vitamin c ਵਾਲਾ ਵੀ ਵਧੀਆ ਵਾ

ਵਧੀਆ ਨਾ ਉਨੇ ਫ਼ਿਰ ਤੁਹਾਨੂੰ dry ਨੂੰ ਉਨੇ ਹੋਰ dry ਕ਼ਰ ਦੇਣਾ lemon ਨੇ

combination skin ਲਈ ਵੀ ਆਣੇ ਚਾਹੀਦੇ ਹਨਾ ਅਲੱਗ ਹਾਂ ਅਲੱਗ product ਓਦਾਂ ਆਣੇ ਚਾਹੀਦੇ ਆ

ਬਿਲਕੁਲ ਬਿਲਕੁਲ ਉਹੀ ਅਸੀਂ ਇਨੂੰ ਘਰ ਤਾਂ ਬਹੁਤ ਮੁਸ਼ਕਿਲ treat ਕ਼ਰ ਸਕਦੇ ਆ ਇਹਨੂੰ

ਸੀ ਹੋ ਗਿਆ ਦਸਾਂ ਪੰਦਰਾ ਦਿਨਾਂ ਬਾਅਦ ਜੇ ਜਿਆਦਾ problem ਹੋ ਗਈ ਏ ਫੇਰ ਤਾਂ ਬਣਦਾ ਦਸਾਂ ਪੰਦਰਾ ਦਿਨਾਂ ਬਾਅਦ ਈ ਕ਼ਰ ਸਕਦਾ

ਮੇਰੇ ਖਿਆਲ ਕੁੱਝ ਨਾ ਕੁੱਝ result ਮਿਲੁਗਾ ਜੇ ਆਪਾਂ

night cream ਲਗਾ ਕੇ ਸੋਂਦੇ ਏ ਲੋਕੀ ਕਿੱਥੇ ਹੁੰਦਾ

ਮੈਂ mama earth ਦੀ ਮੰਗਾਈ ਏ ਉੱਥੇ ਮੈਂ ਮੰਗਾਦੀ

ਲਾ ਲਈ ਦੂਜੇ ਦਿਨ ਨਹੀਂ ਲਾਈ ਉਹਦਾ ਇੱਕ ਦਿਨ ਦਾ ਵੀ ਜਿਹੜਾ ਲਾਇਆ ਹੁੰਦਾ ਨਾ ਉਹ ਹੁੰਦਾ ਸਾਰਾ

dark circle ਵਾਲੀ ਏ ਲਾਣੀ ਈ ਲਾਣੀ

marriage ਤੋ ਪਹਿਲੇ ਮੈਂ ਵੀ ਘਰ ਆਂਦੀ ਨੇ ਨਾ